ਮੰਮੀ ਰਸੋਈ ਵਿਚੋਂ ਰੋਟੀ ਪਕਾਉਂਦੇ ਪਕਾਉਂਦੇ ਇੱਕ ਦਮ ਕਮ ਕਮਰੇ ਵਿੱਚ ਆਉਂਦੇ ਤੇ ਘਰ ਬੰਟੀ ਦੇ ਬੂਟ ਜਰਾਬਾ ਲਾਉਦੇ ਕਈ ਵਾਰ ਇਵੇਂ ਕਰਦੇ ਕਰਦੇ ਤਵੇ ਤੇ ਪਈ ਰੋਟੀ ਸੜ ਜਾਂਦੀ ਮੰਮੀ ਕਈ ਵਾਰ ਉਹ ਸੜੀ ਰੋਟੀ ਖਾਣ ਲਈ ਬਾਕੀਆਂ ਰੋਟੀਆਂ ਦੇ ਥੱਲੇ ਰੱਖ ਦੇਂਦੇ ਦੂਜੇ ਪਾਸੇ ਬੇਬੀ ਛੋਟੀ ਹੋਣ ਦੇ ਬਾਵਜੂਦ ਬੰਟੀ ਨਾਲੋਂ ਬਹੁਤ ਸਿਆਣੀ ਜਾਪਦੀ ਉਹੋ ਸਿਆਣੀ ਜਾਪਦੀ ਸੀ ਕਿਉਂਕਿ ਉਸ ਨਾਲ ਉਸ ਵਿਚ ਕਾਲਾਪਨ ਨਹੀਂ ਸੀ ਉਹ ਬੰਟੀ ਵਾਂਗ ਬੇਚੈਨੀ ਅਤੇ ਬੇਚ ਵੀ ਮਹਿਸੂਸ ਨਹੀਂ ਕਰਦੀ ਸੀ ਉਹ ਬਹੁ ਉਸ ਦੇ ਮੰਮੀ ਨੂੰ ਬੰਟੀ ਬਹੁਤ ਹੀ ਤੰਗ ਕਰਦਾ ਸੀ ਪਰ ਬੀਬੀ ਬਿਲਕੁਲ ਵੀ ਨਹੀਂ ਮੰਮੀ ਨੂੰ ਤੰਗ ਕਰਦੀ ਸੀ ਗੁਰਵੀਰ ਬੰਟੀ ਦਾ ਦੋਸਤ ਸੀ ਉਹ ਬੰਟੀ ਤੋ ਇਕ class ਅੱਗੇ ਸੀ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਉਸ ਦੀ ਮੰਮੀ ਨੂੰ ਬੁਖਾਰ ਚੜ੍ਹ ਗਿਆ ਸੀ ਬੁਖਾਰ ਇੱਕ ਦਿਨ ਹੁੰਦਾ ਅਗਲੇ ਦਿਨ ਬਿਲਕੁਲ ਨਾ ਹੁੰਦਾ ਉਸ ਤੋਂ ਅਗਲੇ ਦਿਨ ਫਿਰ ਚੜ ਜਾਂਦਾ doctor ਕਹਿੰਦੇ ਕਿ ਨਹੀਂ ਇਹਨਾਂ ਨੂੰ malaria ਹੈ

ਗੁਰਬੀਰ ਤੇ ਉਸਦੇ ਦੋਨੋਂ ਭਰਾ ਸੁਤ ਬੀਰ ਬੜੇ ਹੀ ਕਾਮੇਂ ਸਨਉਹ ਉਹ ਸਤਬੀਰ ਦੋਨੋਂ ਹੀ ਰੋਟੀ ਦਾ ਪ੍ਰਬੰਧ ਆਪਣੇ ਪਾਪਾ ਦੀ ਮਦਦ ਨਾਲ ਕਰ ਲੈਂਦੇ ਸਨ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 harry potter ਬੰਟੀ ਨੂੰ ਅਨਤਾ ਪਸੰਦ ਸੀ ਗੁਰਬੀਰ ਨੇ ਕਿਹਾ ਕਿ ਉਹ ਚਾਰ ਪੰਜ ਦਿਨਾਂ ਵਿੱਚ ਕਿਤਾਬ ਪੜ੍ਹ ਲਵੇਗਾ ਤੇ ਫੇਰ ਬੰਟੀ ਉਸ ਕੋਲੋਂ ਕਿਤਾਬ ਲੈ ਜਾ ਸਕਦਾ ਹੈ ਸ਼ਾਮ ਦਾ ਸਮਾਂ ਸੀ ਬੰਟੀ ਅਤੇ ਗੁਰਬੀਰ ਗੋਰਾ ਦੇ ਘਰ ਖਿਤਾਬ ਲੈਣ ਲਈ ਲੈਣ ਲਈ ਗਿਆ ਸੀ ਤਾਂ ਤੇ ਜਿਹੜਾ ਦ੍ਰਿਸ਼ ਉਸ ਨੇ ਵੇਖਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਗੁਰਬੀਰ ਆਟਾ ਗੁੰਨ ਰਿਹਾ ਸੀ ਤੇ ਸਤਵੀਰ ਕਮਰੇ ਵਿੱਚ ਪੋਚਾ ਲਗਾ ਰਿਹਾ ਸੀ ਉਨ੍ਹਾਂ ਦੇ ਪਾਪਾ ਦੀ ਮੰਮੀ ਅਹ ਪਾਪਾ ਜੀ ਮੰਮੀ ਉਨ੍ਹਾਂ ਦੀ ਮੰਮੀ ਕੋਲ ਹਸਪਤਾਲ ਚਲੇ ਗਏ ਸਨ ਬੰਟੀ ਨੇ ਸ਼ਰਾਰਤ ਭਰੀ ਆਵਾਜ਼ ਵਿੱਚ ਕਿਹਾ ਇਹ ਕਿ ਬੰਟੀ ਨੇ ਕੋਲ ਆ ਕੇ ਪੁੱਛਿਆ ਉਹ ਉਸ ਦੀਆਂ ਗੱਲਾਂ ਵਿੱਚ ਮਜਾਕ ਦੀ ਝਲਕ

ਅਹ ਇਸ ਵਾਰੀ ਸਤਬੀਰ ਬੋਲਿਆ ਕੰਮ ਕਰ ਵਾਲੀ ਕੀ ਕਰਨੀ ਹੈ ਮੰਮੀ ਆਪ ਹੀ ਘਰ ਦਾ ਸਾਰਾ ਕੰਮ ਕਰ ਲੈਂਦੇ ਨੇ ਨਿੱਕੇ ਨਿੱਕੇ ਤੇ ਕਮਰੇ ਨੇ ਸਾਡੇ ਪੰਦਰਾਂ-ਵੀਹਾਂ ਮਿੰਟਾਂ ਵਿੱਚ ਸਾਫ ਹੋ ਜਾਂਦੇ ਨੇ ਬੰਟੀ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਗੁਰਬੀਰ ਬੋਲਿਆ ਮੰਮੀ ਦੇ ਬਿਮਾਰ ਹੋਣ ਕਾਰਨ ਮੈਂ harry porter ਨਹੀਂ ਪੜ੍ਹ ਸਕਿਆ ਤੂੰ ਇਉਂ ਕਰ ਮੇਰੇ ਹੱਥਾਂ ਆਟੇ ਵਾਲੇ ਨੇ ਔਹ ਸਾਹਮਣੇ ਵਾਲੀ ਅਲਮਾਰੀ ਵਿਚ ਪਈ ਐ ਉਪਰ ਦੇ ਖਾਣੇ ਵਿਚ ਪਹਿਲਾਂ ਤੂੰ ਪੜ੍ਹ ਲੈ ਮੈਂ ਬਾਜ ਦੇ ਵਿਚ ਪੜ੍ਹ ਲਵਾਂਗਾ ਬੰਟੀ harry porter ਖਿਤਾਬ ਲੈ ਕੇ ਆਪਣੇ ਘਰ ਆਉਣ ਲੱਗਾ ਉਸ ਨੂੰ ਜਾਪ ਰਿਹਾ ਸੀ ਕੀ ਕਿਵੇਂ ਉਸ ਦੇ ਪੈਰ ਮਣ ਮਣ ਭਾਰੇ ਹੋ ਗਏ ਹੋਰ ਕਿੰਨੇ ਸਿਆਣੇ ਨੇ ਦੋਨੋਂ ਭਰਾ ਇਸ ਗੱਲ ਦਾ ਤਾਂ ਅੱਜ ਅੱਖੀਂ ਵੇਖ ਕੇ ਪਤਾ ਲੱਗ ਗਿਆ ਹੈ ਕਿਵੇਂ ਆਪਸ ਵਿੱਚ ਮਿਲ ਜੁਲ ਕੇ ਕੰਮ ਕਰ ਰਹੇ ਸਨ ਤੇ ਮੈਂ ਬੰਟੀ ਦੀ ਅੱਖਾਂ ਸਾਹਮਣੇ ਮੰਮੀ ਨਾਲ ਹੁੰਦਾ ਵਾਰਿਤਾ ਅਹ ਵਰਤੀਰਾ ਸਾਹਮਣੇ ਆਉਣ ਲੱਗਾ ਮੰਮੀ ਫਰਿੱਜ ਦਾ ਪਾਣੀ ਦਿਓ ਮੰਮੇ ਮੰਮੀ boot ਲਾਊ ਜੁਰਾਬਾਂ ਲਾਊ ਦੁੱਧ ਦਿਓ table ਤੇ geometry box ਪਿਆ ਹੋਇਆ ਹੈ ਦੇਣਾ ਮੰਮੀ history ਦੀ book ਗੁੰਮ ਗਈ ਹੈ ਲੱਭ ਕੇ ਦਿਓ ਛੇਤੀ ਮੰਮੀ ਬਰਤਨ ਲੈ ਜਾਓ ਮੰਮੀ remort ਮੰਮੀ ਆ ਕਰਨਾ ਮੰਮੀ ਉਹ ਕਰਨਾ ਬੰਟੀ ਸੋਚਣ ਲੱਗਾ ਕਿ ਉਸ ਦੀ ਮੰਮੀ ਤਾਂ ਦਫ਼ਤਰ ਵਿੱਚ ਨੌਕਰੀ ਕਰਦੇ ਨੇ lunch ਵੇਲੇ ਆ ਕੇ

ਖਾਣ ਪੀਣ ਪਿੱਛੋਂ ਅਗਲੇ ਦਿਨ ਦੀ ਸਬਜ਼ੀ ਵਗੈਰਾ ਅਗਲੇ ਦਿਨ ਕੱਟਣ ਲੱਗ ਜਾਂਦੇ ਨੇ ਤੇ ਉਹ sofa bed ਯਾਰ ਕੁਰਸੀ ਤੇ ਬਹਿ ਕੇ ਕਦੇ ਕੁਝ ਕਦੇ ਕੁਝ ਦਿਨ ਦਾ ਆਰਡਰ ਦੇਨ ਦਾ order ਕਰਦਾ ਰਹਿੰਦਾ ਹੈ ਐਵੇਂ ਤਾਂ ਉਸ ਨੂੰ ਨਹੀਂ ਆਖਦੀ ਤੂੰ ਹੀ ਤੇ ਨਿਰਾ order master ਹੈ ਹਰ ਵੇਲੇ ਕੋਈ ਨਾ ਕੋਈ order ਕਰਦਾ ਰਹਿੰਦਾ

ਮਨ ਦੇ ਕਿਸੇ ਕੋਨੇ ਵਿੱਚ ਅਵਾਜ਼ ਆਈ ਜੇ ਤੇਰੇ ਮੰਮੀ ਵੀ ਗੁਰਵੀਰ ਦੇ ਮੰਮੀ ਵਾਂਗੂੰ ਬਿਮਾਰ ਪੈ ਜਾਣ ਨਹੀਂ ਨਹੀਂ ਮੰਮੀ ਨੂੰ ਜ਼ਿਆਦਾ ਕੰਮ ਨਹੀਂ ਕਰਨ ਦੇਵਾਂਗਾ ਉਨ੍ਹਾਂ ਦਾ ਹੱਥ ਵਟਾਇਆ ਕਰਾਂਗਾ ਬੰਟੀ ਘਬਰਾਈ ਹੋਈ ਹਾਲਤ ਦੇ ਵਿੱਚ ਅਚਾਨ ਚੱਕ ਅੱਖਾਂ ਮਲਦਾ ਹੋਇਆ ਬੋਲਬੋਲਿਆ

ਕੋਈ ਭੈੜਾ ਸੁਫਨਾ ਆਇਆ ਹੈ ਨਹੀਂ ਮੰਮੀ ਪੈੜਾਂ ਨਹੀ ਚੰਗਾ ਸੁਪਨਾ ਆਇਆ ਹੈ ਬੰਟੀ ਬੋਲਿਆ ਮੰਮੀ ਨੇ ਪੁੱਛਿਆ ਕੀ ਹੋਗਿਆ ਸੁਪਨਾ ਸੀ ਬੰਟੀ ਨੇ ਗੱਲ ਟਾਲ ਦੇਵਾਂ ਉਸ ਨੂੰ ਦੂਰ ਅੰਦਰੋ ਅੰਦਰੀ ਸ਼ਰਮ ਜਿਹੀ ਆ ਰਹੀ ਸੀ ਉਸ ਦਿਨ ਤੋਂ ਬਾਅਦ ਬੰਟੀ school ਘਰ ਆ ਕੇ boot ਜੁਰਾਬਾਂ ਲਾਹ ਕੇ ਉਸ ਨੂੰ ਥਾਵ ਤੇ ਰੱਖਣ ਲੱਗ ਪਿਆ ਮੰਮੀ ਨਾਲ ਕੰਮ ਕਰਵਾਉਂਦਿਆਂ ਉਸ ਨੂੰ ਖ਼ੁਸ਼ੀ ਮਿਲਣ ਲੱਗ ਪਈ ਅਤੇ ਅਤੇ ਸਾਸਰੀਕਾਲ ਕੀ ਕਰਦੇ hello

ਸਾਸਰੀਕਾਲ ਆਵਾਜ ਸਾਸਰੀਕਾਲ ਹੋਰ ਸੁਣਾਓ ਠੀਕ ਹੋ? ਹਾਜ਼ੀ ਠੀਕ ਹਾਂ।

ਕੁਝ ਨਹੀਂ ਦਵਾਈ ਖਾਂ ਰਹੀ ਹਾਂ ਕਰਨਾ ਕਿ ਹੈ। ਥੋੜਾ ਜਹਿਆ ਠੀਕ ਲੱਗਦੇ ਹੋ। ਹਾਜ਼ੀ। ਮੰਨੂ ਨਾਲ ਗੱਲਾਂ ਕਰਦੀ ਪਈ ਸੀ ਕੁੜੀ ਹੈ ਨਾ ਮੇਰੀ ਛੋਟੀ ਤੇ ਵੱਡੀ ਫ਼ਰੀਦਾਬਾਦ।

ਉਹਦੇ ਨਾਲ ਗੱਲਾਂ ਕਰਦੀ ਪਈ ਸੀ ਬਾਲਕ ਬੱਚਿਆਂ ਨਾਲ ਪੁੱਛਦੀ ਪਈ ਹਾਂ ਉਹਨੂੰ। ਠੀਕ ਹੈ ਮੰਨੀ।

ਉਹ ਨਾ ਅਸੀਂ ਦੱਸ ਦਿਨ ਲਾ ਗਈਆਂ ਜਦੋਂ ਮੈਂ ਬਿਮਾਰ ਬਹੁਤ ਜਿਆਦਾ ਹੋਇ ਹਾਂ।

ਤੇ ਫ਼ੇਰ ਛੁਟ ਗਿਆ ਕੰਮ ਹੁਣ ਵੇਖੋਂ ਇੱਕ ਤਰੀਕ ਨੂੰ ਕਹਿ ਰਹੀ ਹੈ ਦੂਜੀ ਜਗ੍ਹਾ ਪਤਾ ਕੀਤਾ ਹੈ।

ਘਰਵਾਲਾ ਉਹਦਾ ਕਿ ਕੰਮ ਕਰਦਾ? ਉਹ ਘਰ ਦੇ ਕੰਮ ਕਰ ਦੀਆਂ ਕਿਰਾਏ ਦੇ ਮਕਾਨ ਚੜ੍ਹੇ ਹੈਗੇ ਰਾਸ਼ਨ ਪਾਣੀ ਦੀ ਦੁਕਾਨ ਹੈ।

ਖ਼ਾਸ ਕੰਮ ਦੀ ਕੋਈ ਜ਼ਰੂਰਤ ਨਹੀਂ ਹੈ ਮੰਨੂ ਨੂੰ time pass ਕਰਦੀ ਹੈ ਇੱਕ ਦੋ ਘਰ ਕਿਰਾਏ ਤੇ ਚੜਿਆ ਹੋਇਆ ਹੈ ਥੱਲੋਂ ਅੱਠ ਦੱਸ ਕਮਰੇ ਕਿਰਾਏ ਤੇ ਚੜ੍ਹੇ ਹੈ ਇਹਨਾਂ ਦੇ ਰਾਸ਼ਨ ਦੀ ਦੁਕਾਨ ਹੈ ਖ਼ਰਚਾ ਸਾਰਾ ਸੱਸ ਕਰਦੀ ਹੈ ਉਹ ਤੇ ਇਹ ਹੈ ਕਿ ਜਿਹੜਾ ਐਕਸਟਰਾ ਖ਼ਰਚਾ ਜਿੰਦਾਂ ਹੁਣ ਮੇਰਾ ਖ਼ਰਚਾ ਵਾ ਉਹ ਸਾਰਾ ਚੁੱਕਿਆ ਹੈ ਇਹਨੇ।

ਪੰਦਰਾਂ ਹਜ਼ਾਰ ਤੇ ਤੜਕੇ ਲੱਗਾ ਇਹਦਾ।

ਚੱਲੋ ਇਹ ਵੀ ਤੇ ਉਹ ਫ਼ੇਰ ਇਹ ਹੈ ਕਿ ਬਿਨਾਂ ਪੈਸਿਆਂ ਤੋਂ ਮੇਰਾ ਖ਼ਰਚਾ ਕਰ ਨਹੀਂ ਸਕਦੀ ਹਮ ਆਪਣਾ ਕੰਮ ਕਰੀ ਚੱਲੇਗੀ ਤੇ ਫੇਰ ਸਾਡਾ ਖ਼ਰਚਾ ਕਰ ਹੈ ਆਹੋ ਸੱਸ ਨੂੰ ਥੋੜਾ ਕਾਹੋ ਗਈ ਕਿ ਮੈਨੂੰ। ਮਾਮੂ ਦਾ ਮੈਂ ਖ਼ਰਚਾ ਕਰਨਾ ਹੈ ਨਾ ਮੈਨੂੰ। ਠੀਕ ਹੈ ਜੀ ਇਸ ਕਰਕੇ ਕਰੇ ਹੁਣ ਦੇਖੋ ਇੱਕ ਤਾਰੀਕ ਨੂੰ ਜਾਓ ਗਏ ਇਹਦੀ ਕੁੜੀ ਦਾ ਜਨਮਦਿਨ ਹੈਗਾ ਜੂਨ ਦੀ ਛਬੀ ਦਾ। ਅੱਛਾ ਤੁਸੀ ਜਾਣਾ। ਤੁਸੀਂ ਜਾਣਾ ਨਹੀਂ ਮੈਂ ਨਹੀਂ ਜਾਣਾ ਉਹ ਹੀ ਆਓ ਗਏ ਇੱਧਰ ਆਏ ਤੇ।

ਖ਼ਰਚੇ ਤੋਂ ਖ਼ਰਚਾ ਹੇ।

ਵੱਡੀ ਹਮ ਉਹਨਾਂ ਬੋਲ ਚਾਲ ਨਹੀਂ ਹੈ।

ਕਿੰਨੀ ਦੇਰ ਉਹ ਹੋ ਗਈ ਉਹਦੇ ਨਾਲ ਬੋਲ ਚਾਲ ਨਹੀਂ?

ਅੱਛਾ ਇਹਦਾ ਦੀ ਕਿਹੜੀ ਗੱਲ। ਇੱਕ ਡਰਾਮਾ ਕੀਤਾ ਸੀ ਨਾ ਸਾਰੀਆਂ ਨੇ। ਹਮ ਕਿ ਕਹਿੰਦੇ।

ਮੈਂ ਕਹਿਆ ਇਹਦਾ ਦੀ ਕਿਹੜੀ ਗੱਲ ਹੋ ਗਈ ਜਿਹੜੀ ਮਾਂ ਨੂੰ ਛੱਡ ਕੇ ਬੇ ਗਈ।

ਤੇ ਇਹ ਬੜੇ ਉਲਟਾ ਪੁਲਟਾ ਬੋਲਣ ਲੱਗ ਗਏ ਉਹ ਕਹਿੰਦੀ ਮੈਂ ਰਿਪੋਰਟ ਕਰ ਦਊਂਗੀ ਤੇਰੇ ਤੇ।

ਆਹ ਕੁੜੀ ਕਾਹਦੀ ਹੈ ਭੈਣ ਸੁੱਕਣਾ ਹੈ ਸਾਰੀਆਂ ਚੱਲ ਬਸ ਕਰ। ਮਾਂ ਦਾ ਦੁੱਖ ਦੇਖਣਾ ਚਾਹੀਦਾ ਵਾ। ਮਾਂ ਇਹੋ ਦੇ ਪਿੱਛੇ ਕਹਿੰਦੀ ਹਨੀ ਹੈ ਨਾ ਮੰਮੀ ਦਾ ਮੁੰਡਾ ਹੈ ਨਾ ਜਿਹੜਾ ਹਨੀ ਹੈਗਾ।

ਜਿਹੜੇ ਕੱਪੜੇ ਲਿਆਉਣੇ ਸੀ ਜਿਹੜੇ ਵਿਆਹ ਸੀ ਸਾਡੇ ਉੱਧਰ ਜਿੱਥੇ ਮੈਂ ਪਹਿਲਾ ਰਹਿੰਦੀ ਸੀ ਉੱਧਰ ਵਿਆਹ ਸੀ ਕਹਿੰਦੀ ਮੈਂ ਅੰਮ੍ਰਿਤਸਰ ਚੱਲੀ ਹਾਂ ਕਿੱਧਰੇ ਮੈਂ ਜਾਂਦੀ ਜਾਂਦੀ ਫੜਾ ਜਾਉਂਦੀ ਹਾਂ ਤੇ ਮੈਂ ਮਨਾ ਕਰ ਦਿੱਤਾ ਮੇਰੇ ਘਰ ਨਾ ਆਵੇ ਜਿਹੜੇ ਹੁਣ ਛੱਡ ਦਿੱਤੇ ਉਹਨਾਂ ਨੂੰ ਮੈਂ ਵੜਨਾ ਨਹੀਂ। ਜਿਹੜੇ ਇਹ ਦੇ ਵੱਡੇ ਰਿਸ਼ਤੇ ਗਾਹ ਮੇਰਾ ਕਿੱਥੋਂ ਸਾਥ ਦੇਣਗੇ।

ਨਾਂ ਬਹੁਤ ਈਰਖਾ ਕਰੇ ਬੰਦੇ ਖ਼ਿਲਾਫ਼ ਮੈਨੂੰ ਭੜਕਾਵੇ ਬੰਦੇ ਖ਼ਿਲਾਫ਼ ਕਰੇ ਪਰ ਮੈਨੂੰ ਉਹਦੀ ਜਾਗ੍ਹ ਬਣੀ ਹੋਇ ਹੈ ਜਿਹਦੀ ਜਗ੍ਹਾ ਇਸ ਤਰਾਂ ਬਣ ਜਾਂਦੀ ਉਹ ਨਾ ਨਿੱਕਲੇ ਫ਼ੇਰ। ਜਿਹੜੇ ਮੇਰੇ ਭਾਬੀ ਸੀ ਨਾਂ ਭਰਾ ਇੱਕੋ ਹੀ ਹੈ ਮੇਰਾ।

ਹਮ ਤੇ ਉਹ ਵੀ ਨਾਂ ਕਿੱਥੇ ਗੱਲ। ਤੂੰ ਹੁਣ ਪਹਿਲਾਂ ਤਾਂ ਉਹਨੇ ਮੈਰਿਜ ਕਰ ਦਿੱਤੀ ਉਹ ਦੀ ਹੇਨਾ। ਫ਼ੇਰ ਜੋ ਉਹ ਗ਼ਰੀਬੀ ਹੈ ਘਰ ਦੇ ਵਿੱਚ ਫ਼ੇਰ ਕਹਿੰਦੇ ਤੋਂ ਛੱਡ ਦੇ ਉਹਨੂੰ ਹੁਣ ਤੇ ਖੇਲਬਣ ਗਿਆ ਦੀਦੀ ਛੱਡਣ ਛਡਾਉਣਾ ਦਾ ਖੇਲ ਹੈ ਖੇਲ ਤਮਾਸ਼ਾ ਬਣ ਗਿਆ ਪਹਿਲਾਂ ਨਹੀਂ ਸੀ ਇਹਦਾ ਹੁੰਦੀ। ਤੇ ਮੇਰੀ ਭਤੀਜੀ ਕਹਿੰਦੀ ਕਿ ਮੈਂ ਹੁਣ ਜਿੱਥੇ ਵਿਆਹ ਕਰਾ ਲਿਆ ਇੱਕ ਵਾਰ ਇੱਥੇ ਹੀ ਰਹੋਗੀ ਹੁਣ ਨਹੀਂ ਮੈਂ ਛੱਡਦੀ ਹੈਗੀ ਹੁਣ ਚਾਹੇ ਮੈਂ ਮਰ ਕੇ ਹੀ ਨਿਕਲੋ ਗਈ ਫੇਰ ਨਾ ਉਹ ਭਾਬੀ ਵੱਲ ਰਹਿਣ ਆਈ ਸੀ। ਮੈਨੂੰ ਦੱਸਣ ਲੱਗ ਗਈ ਕਹਿੰਦੀ ਮੈਂ ਆਪਣੇ ਘਰੇ ਜਾਣਾ ਵਾ।

ਤੇ ਉਹਦੇ ਬੱਚਾ ਨਹੀਂ ਹੁੰਦਾ ਸੀ ਦੱਸ ਬਾਰਾਂ ਬੱਚੇ ਖ਼ਰਾਬ ਹੋ ਗਏ।

ਮੇਰੇ ਤੋਂ ਵੀ ਕਾਫ਼ੀ ਮੋਟੀ ਹੈ ਫ਼ੇਰ ਨਾ ਮੈਂ ਉਹਨੂੰ ਕਹਿ ਦਿੱਤਾ ਕਿ ਮੈਂ ਤਾਂ ਉਹਨੂੰ ਹੈਲਪ ਕਰ ਦਿੱਤੀ ਕਿ ਉਹਨੇ ਆਪਣੇ ਘਰਵਾਲੇ ਕੋਲ ਹੀ ਜਾਣਾ ਕਿਹੜਾ ਕਿਸੇ ਦੂਸਰੇ ਹੋਰ ਕਿਸੇ ਨਾਲ ਭੱਜਣ ਲੱਗੀ ਹੈ।

ਤੇ ਮੇਰੇ ਭਾਬੀ ਮੈਨੂੰ ਹੀ ਬੋਲਣਾ ਛੱਡਤਾ ਮੇਰੇ ਭਰਾ ਭਰਜਾਈ ਨੇ ਕਿ ਸਾਡੀ ਕੁੜੀ ਨੂੰ ਭੱਜਾ ਦਿਤਾ। ਅੱਛਾ ਇਹਦਾ ਹੀ ਮੇਰੀ ਵੀ ਭਤੀਜੀ ਹੈ ਮੈਂ ਯਾਦ ਕੀਤਾ ਸੀ ਉਹਦਾ ਵੀ ਛੋੜ ਛੁੜਵਾ ਹੋਇਆ ਸੀ ਬੱਚਿਆਂ ਨੂੰ ਲੈ ਗਏ ਘਰੇ।

ਉਹਦੇ ਘਰੇ ਬੱਚਾ ਨਹੀਂ ਹੁੰਦਾ।

ਕਹਿੰਦੇ ਮੈਂ ਆਪਣੇ ਮੰਮੀ ਡੈਡੀ ਨੂੰ ਮਿਲਣਾ ਹੈ ਉਹਦੇ ਹੋਲ ਉੱਠਦਾ ਸੀ ਕਿ ਮੇਰੇ ਮਾਂ ਪਿਓ ਨੇ ਮੈਨੂੰ ਸੱਦਿਆ ਹੋਇਆ ਭੈਣ ਭਰਾਵਾਂ ਨੂੰ ਵੀ ਸੱਦਿਆ ਹੋਇਆ ਹੈ। ਹੁੰਦਾ ਹੀ ਹੈ ਮੇਰਾ ਮਨ ਬੜਾ ਹੁੰਦਾ ਸੀ ਪਹਿਲਾਂ ਮੈਂ ਬੈਠੀ ਬੈਠੀ ਰੋਣ ਲੱਗ ਪੈਣਾ ਹਾਏ ਮੇਰੇ ਭੈਣ ਭਰਾ ਇਹਨਾਂ ਨੇ ਇਹਦਾ ਕੀਤੀ। ਤੇ ਉਸ ਤੋਂ ਬਾਅਦ ਮੈਂ ਬੁਰੀ ਪੈ ਗਈ ਤੇ ਉਹ ਫੇਰ ਸਾਰੇ ਇਕੱਠੇ ਹੋ ਗਏ ਸਾਰੇ ਹੁਣ ਮਿਲਦੇ ਵਰਤਾਦੇ ਹੈ ਹੁਣ ਮੈਂ ਨਹੀਂ ਬੋਲਦੀ ਹੈਗੀ ਕਿਸੇ ਨਾਲ। ਇਹਦਾ ਹੀ ਹੁਣ ਮੈਂ ਆਪ ਹੀ ਮੇਰਾ ਮਨ ਹੀ ਨਹੀਂ ਕਰਦਾ ਕਿਸੇ ਨਾਲ ਬੋਲਣ ਬੋਲਣਾ ਨੂੰ। ਸਾਰੇ ਪਾਸੇ ਇਹ ਹੀ ਹਾਲ ਵਾ ਇਹ ਭਤੀਜੀ ਇੱਥੇ ਰਹਿੰਦੀ ਹੈ ਨੇੜੇ ਪੰਦਰਾਂ ਵੀਹ ਮਿੰਟ ਰੋਡ ਤੇ ਭਾਮੀਆਂ ਰੋਡ ਤੇ।

ਪਾਰਲਰ ਉਹਨੇ ਖੁਲਿਆ ਹੈ ਪਿੰਡ ਵਿੱਚ ਵਧੀਆ ਚਾਲ ਪਾਇਆ ਹੈ ਪਾਰਲਰ।

ਉਹਦੇ ਨਾਲ ਵੀ ਨਹੀਂ ਬੋਲ ਚਾਲ ਹੈਗੀ ਦਿਲ ਕਰਦਾ ਹੈ ਉਹਨੂੰ ਮਿਲਾ ਹੈਗਾ ਹੇਨਾ ਪਰ ਆਕੜ ਦੇ ਵਿੱਚ ਹਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਤੇ ਜਵਾਨੀ ਹੈ। ਬੰਦੇ ਨੂੰ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਉਮਰ ਲੰਘ ਜਾਵੇ ਜਦੋਂ ਕੋਈ ਨਾ ਕੋਈ ਬਿਮਾਰੀ ਲੱਗ ਜਾਏ ਤਾਂ ਫ਼ੇਰ ਯਾਦ ਆਉਂਦੇ ਹੈ ਸਾਡੇ ਭੈਣ ਭਰਾ ਰਿਸ਼ਤੇਦਾਰ ਵੀ ਸੀ ਗਏ। ਬਿਲਕੋਲ ਬਿਲਕੋਲ ਮੇਰਾ ਭਰਾ ਮੈਨੂੰ ਝੂਠ ਬੋਲ ਦੇਂਦਾ ਸੀ ਅੱਜ ਮੇਰਾ ਐਕਸੀਡੈਂਟ ਹੋ ਗਿਆਅੱਜ ਮੇਰੇ ਸਟ ਲੱਗ ਗਈ ਅੱਜ ਮੈਂ ਡਿਗ ਪਾਇਆ ਕਿ ਰਾਸ਼ਨ ਪਾਣੀ ਦੇ ਦੇ ਪੈਸੇ ਦੇ ਜਾਵੇ।

ਇਹ ਤੇ ਝੂਠ ਬੋਲ ਕੇ ਲੈ ਲੈ ਆਉਂਦੇ ਸੀ।

ਇਹਦਾ ਦੇ ਵੀ ਭਰਾ ਹੁੰਦੇ ਨੇ। ਇੱਕ ਤਾਂ ਮੈਨੂੰ ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ ਮੇਰੇ ਲੱਤ ਤੇ ਸਟ ਲੱਗੀ ਹੈ ਤੇ ਮੈਂ ਪੰਜ ਕਿਲੋ ਘਿਓ ਦਿੱਲੀ ਰਹਿੰਦੀ ਸੀ ਮੈਂ ਨਿੱਕਾ ਮੋਟਾ ਸਾਮਨਾ ਮਾਨੁ ਨੇ ਆਪਣੀ ਦੁਕਾਨ ਤੋਂ ਜਿਹੜਾ ਬੈਗ ਨਹੀਂ ਹੁੰਦਾ ਉਹ ਕਿੱਟ ਭਰ ਕੇ ਸਾਮਨਾ ਦਿਤਾ। ਉਹਨੇ ਪੁੱਛਿਆ ਤੇ ਮੈਂ ਛੋਟੀ ਭੈਣ ਨੂੰ ਕੀਤਾ ਫੋਨ ਮੈਂ ਕਹਿਆ ਦੇਖਿਆ ਵੀਰ ਦੀ ਖ਼ਬਰ ਲੈਕੇ ਆਇਆ ਵੀਰ ਦੇ ਸਟ ਲੱਗੀ ਹੈ ਤੇ ਸਾਮਨਾ ਸਾਮਨਾ ਮੈਂ ਭੇਜਿਆ ਮੈਂ।

ਤੇ ਫੇਰ ਬੜਾ ਮੇਰਾ ਦਿਲ ਦੁਖੀਆ ਬੜਾ ਮੇਰਾ ਮਨ ਖ਼ਰਾਬ ਹੋਇਆ ਕਿ ਇਹਦਾ ਮੈਨੂੰ ਕਹਿੰਦਾ ਕਿ ਭੈਣ ਮੇਰੇ ਕੋਲ ਪੈਸਾ ਤੇਲਾ ਨਹੀਂ ਹੈ ਥੋੜੇ ਬਹੁਤ ਮੈਨੂੰ ਪੈਸੇ ਦੇ ਦੇ ਯਾ ਸਮਾਨ ਸਮਾਨ ਭਰਵਾ ਦੇ ਕਿ ਮੇਰਾ ਕੰਮ ਡਾਊਨ ਹੈ। ਤੇ ਤੈਨੂੰ ਕਰ ਦਿੱਤਾ ਸਮਾਨ ਇਹਨਾਂ। ਫੇਰ ਕਿ ਕਰਨਾ ਜੋ ਤੁਸੀ ਪੁੱਛਿਆ ਵਾ?

ਆ ਫ਼ੇਰ ਝੂਠ ਜਿਹੜਾ ਬੋਲ ਗਿਆ ਵਿਸ਼ਵਾਸ ਨਹੀਂ ਨਾ ਰਹਿੰਦਾ। ਮੈਂ ਤੇ ਫੇਰ ਪੁੱਛਿਆ ਨਹੀਂ ਮੈਂ। ਤੇ ਫੇਰ ਸਮਝ ਗਿਆ ਤੈਨੂੰ ਪਤਾ ਲੱਗ ਗਿਆ ਵਾ। ਹਮ

ਇਹਦਾ ਦੇ ਵੀ ਭਰਾ ਨੇ ਮੇਰੀ ਮੰਮੀ ਦੇ ਭਰਾ ਸੀ ਗਏ ਸੱਤ ਉਹਨਾਂ ਨੇ ਸਾਰੀ ਉਮਰ ਇਹਨਾਂ ਸਾਥ ਦਿੱਤਾ ਬਹੁਤ ਜਿਅਦਾ ਮਰਨ ਜਨਮ ਸਾਰੀ ਬੱਚਿਆਂ ਦੇ ਵਿਆਹ ਸਾਡੇ ਪਾੜਿਆ ਦੇ ਖ਼ਰਚੇ। ਮੰਮੀ ਦੀ ਡੈੱਥ ਤੂੰ ਬਾਅਦ ਮੈਂ ਆਪਣੇ ਮਾਮੇ ਦੇ ਰੱਖੜੀ ਬਣਦੀ ਰਹੀ ਹਾਂ। ਮੈਂ ਤੇ ਬਣਨੀ ਨਹੀਂ ਚਾਹੀਦੀ ਮੈਂ ਤੇ ਵਿਸ਼ਨੂੰ ਭਗਵਾਨ ਨੂੰ ਬੰਦੀ ਆ ਨਾ ਦਿਲ ਦੁਖੇ ਨਾ ਕੋਈ ਬੋਲੇ ਨਾ ਕਿਸੇ ਤੋਂ ਆਸ ਰਾਵੇ । ਨਹੀਂ ਪਰ ਮੇਰੇ ਤੇ ਮਾਮਿਆਂ ਨੇ ਬਹੁਤ ਕੀਤਾ ਸੀ ਬਹੁਤ ਜ਼ਿਆਦਾ ਮੇਰੇ। ਮੇਰਾ ਇੱਕ ਮਾਮਾ ਕਰਦਾ ਸੀ ਮੇਰੇ ਨਾਲ ਬਹੁਤ ਇਹ ਵੀ ਵਿਚਾਰਾ ਤੋਂ ਬਾਅਦ ਮਰ ਗਿਆ ਅਕਤੂਬਰ, ਨਵੰਬਰ ਦੇ ਵਿੱਚ ਮਾਮਾ ਖਤਮ ਹੋ ਗਿਆ। ਅੱਛਾ। ਹਾਂ ਉਹਦੇ ਮੁੰਡੇ ਸੀ ਗਏ ਇੱਕ ਵੱਡਾ ਮੁੰਡਾ ਮਰ ਗਿਆ ਵੁਹਾਟੀ ਉਹਨਾਂ ਦੀ ਦੂਜੇ ਥਾਂ ਬੇ ਗਈ ਸਬ ਤੋਂ ਛੁੱਟੀ ਪੇਕਿਆਂ ਘਰ ਵਾਪਿਸ ਆ ਕੇ ਰਹਿਣ ਲੱਗ ਗਈ। ਤੇ ਉਹਨੇ ਕਿਰਾਏਦਾਰ ਰੱਖੇ ਹੋਏ ਹੈ ਸਾਰੀ ਪ੍ਰਾਪਰਟੀ ਕਿਰਾਏਦਾਰ ਨੂੰ ਸਾਂਭੀ ਹੋਇ ਹੈ ਸਾਰੀ ਪ੍ਰਾਪਰਟੀ ਕਿਰਾਏਦਾਰ ਨੂੰ ਦੇ ਦਿਓ।

ਚਾਹੇ ਪੁੱਤਰ ਚਾਹੇ ਕੋਈ ਹੋਰ ਹੈ।

ਜਿਹਨੂੰ ਬੰਦੇ ਦਾ ਦਿਲ ਕਰੋ ਉਹਨੂੰ ਹੀ ਕਾਹੋ ਗਏ। ਛੱਡ ਜਾਇ ਮਾਨੁ ਸਾਡੇ ਕੋਲ ਆਪਣਾ ਟਾਇਮ ਪਾਸ ਕਰੀ ਜਾਣੇ ਹਾਂ ਹੱਸਦੇ ਰਹਿੰਦੇ ਹੈ ਕਦੀ ਭੈਣ ਭਰਾ ਲੜ ਪੈਂਦੇ ਹੈ ਕਦੀ ਬੋਲ ਪੈਂਦੇ ਹੈ ਵਖਤ ਕਟੀ ਜਾਂਦਾ ਹੈ। ਹਾਂ ਬਸ ਵਧੀਆ ਇਹਦਾ ਹੀ ਹੈ।

ਜਿੰਦਗੀ ਕੁਝ ਨਹੀਂ ਹੈਗੀ ਚੰਗੇ ਕਰਮ ਹੀ ਆਪਣੇ ਨਾਲ ਜਾਣੇ ਹਾਂ ਬਸ। ਬਿਲਕੋਲ ਕਰਮ ਤਾਂ ਬਹੁਤ ਚੰਗੇ ਚਾਹੀਦੇ ਪਰ ਹੁਣ ਕਰਮਾ ਤੋਂ ਵੀ ਮਨ ਉੱਠ ਗਿਆ ਹੈ ਕਿ ਕਾਰੀਏ। ਮਨ ਨਹੀਂ ਉੱਠਣਾ ਰੱਬ ਨੂੰ ਹੋਰ ਮਨੋ। ਦੁੱਖ ਦੇ ਵਿੱਚ ਹੋਰ ਯਾਦ ਕਰੋ ਬਿਲਕੁੱਲ ਹੋਰ ਸੁਣਾ। ਬਸ ਵਧੀਆ ਮੇਰੇ ਹੀ ਮਾਮਿਆਂ ਨੇ ਮੇਰਾ ਬਹੁਤ ਕੀਤਾ ਸੀ। ਹੈਲੋ।

ਬੜੇ ਦਿਨਾਂ ਬਾਅਦ ਚੇਤਾ ਆਇਆ। ਅੰਨੀਏ ਭੈਣਾਂ ਮੇਰੇ ਫੋਨ ਚੋ ਪੈਸੇ ਮੁੱਕ ਗਏ। ਅੱਛਾ ਤਾ ਈ ਅੱਜ ਚੇਤਾ ਆਇਆ ਅੱਜ ਪਵਾਏ ਹੋਣੇ ਨਾ। ਫੋਨ ਚ ਪੈਸੇ ਹੈਨੀ ਤੇ ਮੈ ਫੋਨ ਚ ਪੈਸੇ ਪਾ ਕੇ ਪਹਿਲਾ ਤੁਹਾਨੂੰ ਲਾਇਆ। ਠੀਕ ਆ ਅੱਜ ਚੇਤਾ ਆਗਿਆ ਨਾ ਪੈਸੇ ਪਵਾ ਕੇ ਚੇਤਾ ਆਗਿਆ ਅੱਜ ਬੀਬੀ ਹੈਨਾ। ਆਹੋ ਅੱਜ ਚੇਤਾ ਆਗਿਆ ਤੈਨੂੰ ਤੁਹਾਨੂੰ ਤੇ ਆਉਣਾ ਨਹੀਂ ਮੈ ਕਿਹਾ ਚਲ ਮੈ ਈ ਕਰਲਾ। ਆਹੋ ਨਹੀਂ ਚੰਗਾ ਕੇ ਤੁਹੀ ਕਰਤਾ ਤੇ ਵਧੀਆ ਕੰਮ ਹੋਇਆ ਕੇ। ਤੁਹੀ ਤੇ ਕਿਤੇ ਕਰਦੇ ਨਹੀਂ ਕਿਤੇ ਫੋਨ ਪੀ ਚਲ ਕਿਤੇ ਭੈਣ ਦਾ ਹਾਲ ਚਾਲ ਪੁੱਛ ਲਈਏ ਕਿਤੇ ਕੀ ਕਰਦੀ ਕੀ ਨਹੀਂ।

ਅਸੀ ਹਾਲ ਸਾਨੂੰ ਜਾਚ ਨਹੀਂ ਲਾਉਣ ਦੀ ਨਿਆਣੇ ਲਾ ਕੇ ਨਹੀਂ ਦਿੰਦੇ ਮਰਜ਼ੀ ਨਾ ਲਾ ਦਿੰਦੇ ਆ। ਨਾ ਉਹ ਲਾ ਕੇ ਨਹੀਂ ਦਿੰਦੇ ਤੇ

ਨਵਾਂ ਫੋਨ ਲਵਾਂਗੇ ਫਿਰ ਮੈ ਕਰਿਆ ਕਰਾਂਗੇ

ਫਿਰ ਇਹਨੇ ਦਿਆਰੀ ਦਾ ਤੈਨੂੰ ਤਿੰਨ ਤਿੰਨ ਵਰਾ ਕਰਿਆ ਕਰੂਗੀ ਨਾ। ਆਹੋ ਹਾਂ ਫਿਰ ਮੇਰੇ ਕੋ ਹੋਣਾ ਨਾ ਫੋਨ ਤਾ ਕਰਕੇ। ਫਿਰ ਤੇ ਤੈਨੂੰ ਕਰੀਏ ਕਰੂਗੀ ਫੋਨ। ਤੇ ਕੋਈ ਤੇ ਗੱਲ ਮੇਰੇ ਨਾ ਮੈ ਤੇ ਕਿਤੇ ਭੈਣਾਂ ਬੜੇ ਚਿਰ ਦੀ ਉਡੀਕਣ ਦੀ ਮੈ ਕਿਹਾ ਕਿਤੇ ਫੋਨ ਈ ਨਹੀਂ ਕੀਤਾ ਕਿਤੇ ਹਾਲ ਚਾਲ ਈ ਨਹੀਂ ਪੁੱਛਿਆ ਫੋਨ ਹੁੰਦੇ ਈ ਨਹੀਂ ਗੇ ਤੇ ਨਿਆਣੇ ਨਹੀਂ ਛੱਡ ਦੇ ਫੋਨ ਤੇ।

ਇੱਕ ਤੇ ਨਿਆਣੇ ਉਂਗਲਾਂ ਈ ਮਾਰਦੇ ਰਹਿੰਦੇ ਈ ਸਾਰਾ ਦਿਨ ਉੱਤੇ ਫੋਨ ਤੇ